ਆਹੋ ਜਦੋਂ ਤੇ ਡੇ ਫ਼ੋਨ ਕਰਨ ਉਦੋਂ ਕਹਿਣਡਿਆ ਸੀ ਮੈਂ ਘਰ ਪਾਉਣ ਚੱਲਿਆ ਉਹਨਾਂ ਦੇ।

ਉਹਨਾਂ ਨੂੰ ਪਤਾ ਠੀਕ ਨੀ ਹੈ ਠੀਕ ਤਾਂ ਇੱਕ ਹੈਨੀ ਪਰ ਫਿਰ ਵੀ ਚੱਲ ਮੈਂ ਹੁਣ

ਮੈਨੂੰ ਆਂਦੇ ਸੀ ਲਿਆ ਤੇ ਮੈਂ ਕਿਹਾ ਮੈਂ ਜਿੰਦੀ ਲਿਆਉਣੀ ਸੀ ਤੇ ਮੈਂ ਕਿਹਾ ਜਿੰਦੀ ਤੇ ਠੀਕ ਨੀ ਗੀ ਤੇ ਮੈਂ ਕਿਹਾ ਉਹ ਤੇ ਆਪ ਬੇਚਾਰੀ ਨੱਠੀ ਏਦਾਂ ਰਹਿੰਦੀ ਪੈਸਾ ਧੇਲਾ ਲਾਉਂਦੀ ਹੈ ਨਹੀਂ ਤੇ ਆਪਾਂ ਦੋਵੇਂ ਜਾਣੀਆਂ ਆ ਜਾਣਾ।

ਕਹਿੰਦਾ ਮੈਂ ਚੱਲ ਵੀਰਾਂ ਤੇ ਮੰਨੇ ਘਰ ਆ ਤੇ ਉਹਦਾ ਤੇ ਦਸ ਦਿਨ ਉੱਧਰ ਲੰਘ ਜਾਣੇ, ਮੈਂ ਕਿਹਾ ਨਹੀਂ ਭਾਜੀ ਉਹਨਾਂ ਨੂੰ ਮੈਂ ਕਿਹਾ ਸੀ ਵੀ ਮੇਰੀ ਮਜ਼ਬੂਰੀ ਆ। ਕਹਿੰਦੇ ਵੀ ਚੱਲ ਤੂੰ ਨਾ ਸਾਡੇ ਦੋ ਦਿਨ ਕਢਾ ਦੇਈਂ ਚੌਥੇ ਦਾ ਤੇ ਭੋਗ ਦਾ।

ਆਹੋ ਤੇ ਫਿਰ ਮੈਂ ਕਿਹਾ ਚੱਲ ਕੋਈ ਗੱਲ ਨੀ ਹਨਾ ਪਿੰਡ ਦੀ ਗੱਲ ਆ ਤੇ ਨਾਲੇ ਚੱਲ ਕਿਸੇ ਦੁੱਖ ਵੇਲੇ ਲਾਗੇ ਲੱਗਣਾ ਹੀ ਚਾਹੀਦਾ। ਚੱਲ ਔਖੇ ਵੇਲੇ ਬੰਦੇ ਨੂੰ ਪਰ ਯਾਦ

ਚੱਲ ਇੱਜਤ ਕੀਤੀ ਨਹੁੰਆਂ ਨੂੰ ਕਹਿੰਦੀ

ਲੀਲੋ ਵੀ ਟੱਕਰੀ ਸੀ ਇੱਥੇ ਤੇ ਉਹ ਵੀ ਡਈ ਸੀ ਕਹਿਣ ਹਾਂਜੀ ਭੈਣ ਜੀ ਜਿੰਦ ਨਾਂ ਦਿੰਦੀ ਸੀ ਦੇ ਦੇਈ ਲਫ਼ੀਜਾ ਨੂੰ ਸੁਨੇਹਾਂ ਤੇ ਮੈਂ ਕਿਹਾ ਗਈ ਆ ਉਹ ਉੱਧਰ

ਆਹੋ ਦੱਸਦੀ ਸੀ ਕਹਿੰਦੀ ਲੀਲੋ ਨੇ ਦਿੱਤਾ ਸੁਨੇਹਾਂ ਮੈਂ ਕਿਹਾ ਨਹੀਂ ਮੈਂ ਆਪੇ ਆਈ ਹਾਂ ਵੀ ਮੈਨੂੰ ਪਤਾ ਸੀ ਵੀ ਚੌਥੇ ਤੇ ਜਾਣਾ ਮੈਂ

ਤੇ ਕਹਿੰਦੀ ਉਸ ਤਰ੍ਹਾਂ ਮੈਂ ਲੀਲੋ ਨੂੰ ਦਿੱਤਾ ਸੀ ਸੁਨੇਹਾਂ ਗਈ ਸੀ ਖਰੇ ਉਹ ਉੱਧਰ ਤੇ ਮੈਨੂੰ ਡਈ ਸੀ ਟੱਕਰੀ ਸੀ ਨਾ ਉੱਥੇ ਆਹੋ ਨਹੀਂ ਮੈ ਆਪੇ ਚਲੇ ਗਈ ਸੀ ਨਾ ਤੇ ਮੈਂ ਕਿਹਾ ਚੱਲ ਪੁੱਛ ਆਉਨੀ ਵੀ ਭੈਣ ਜੀ ਸਵੇਰ ਦਾ ਕਿੱਦਾਂ ਵਾ ਉਹ ਫਿਰ ਸੀਤਾ ਸੀ ਉੱਥੇ

ਤੇ ਕਹਿੰਦੀ ਫਿਰ ਮੈਂ ਸਵੱਖਤੇ ਗਈ ਸੀ ਤੇ ਕਹਿੰਦੀ ਚੱਲ ਲਫ਼ੀਜਾ ਕਹਿੰਦੀ ਅੱਜ ਤੇਰੀ ਮੇਰੀ ਬੜੀ ਬਣੀ ਸੀ, ਮੈਂ ਆਪਣੀਆਂ ਨਹੁੰਆਂ ਨੂੰ ਕਹੀ ਵੀ ਮੈਂ ਤੈਨੂੰ ਭੈਣ ਹੀ ਸਮਝਦੀ ਰਹੀ, ਮੈਂ ਨੀ ਇਹਨੂੰ ਭਾਬੀਆਂ ਵਾਂਗੂ ਰੱਖਿਆ ਤੇ ਮੈਂ ਕਿਹਾ ਭੈਣ ਜੀ ਚਲੋ ਕਿਸੇ ਦੇ

ਮਹਾਤਮਾ ਗਾਂਧੀ ਮੋਹਨਦਾਸ ਕਰਮਚੰਦ ਗਾਂਧੀ ਦੋ October ਅਠਾਰਾਂ ਸੌ ਉੱਨਤਰ, ਤੀਹ January ਉੱਨੀ ਸੌ ਅਠਤਾਲੀ ਮਹਾਤਮਾ ਗਾਂਧੀ ਭਾਰਤ ਦੀ ਆਜ਼ਾਦੀ ਦੇ ਇੱਕ ਪ੍ਰਮੁੱਖ ਰਾਜਨੀਤਿਕ ਅਤੇ ਅਧਿਆਤਮਕ ਨੇਤਾ ਸੀ।

ਗੁਜਰਾਤੀ ਭਾਸ਼ਾ ਪਿਤਾ ਦੇ ਲਈ ਵਰਤਿਆ ਜਾਂਦਾ ਸ਼ਬਦ ਹੈ, ਕਹਿ ਕੇ ਵੀ ਸੰਬੋਧਿਤ ਕੀਤਾ ਜਾਂਦਾ ਹੈ। ਗਾਂਧੀ ਦਾ ਜਨਮ ਪੱਛਮੀ ਭਾਰਤ ਦੇ ਗੁਜਰਾਤ ਸੂਬੇ ਵਿੱਚ ਇੱਕ ਵਪਾਰੀ ਹਿੰਦੂ ਪਰਿਵਾਰ ਵਿੱਚ ਹੋਇਆ। ਲੰਡਨ ਵਿੱਚ ਕਾਨੂੰਨ ਦੀ ਪੜ੍ਹਾਈ ਕਾਨੂੰਨ ਦੀ ਪੜ੍ਹਾਈ ਬ ਅਹ ਕਾਨੂੰਨ ਦੀ ਪੜ੍ਹਾਈ ਕਰਨ ਤੋਂ ਬਾਅਦ ਗਾਂਧੀ ਨੇ ਪਹਿਲੀ ਵਾਰ ਦੱਖਣੀ ਅਫ਼ਰੀਕਾ ਵਿੱਚ ਭਾਰਤ ਅਹ ਭਾਰਤੀ ਮੁਲਕ ਦੇ ਲੋਕਾਂ ਦੇ ਹੱਕਾਂ ਲਈ ਸੰਘਰਸ਼ ਵਿੱਚ ਅਹਿੰਸਕ civil ਨਾ ਅਹ ਨਾਫਰਮਾਨੀ ਦਾ ਪ੍ਰਯੋਗ ਕੀਤਾ। ਉੱਨੀ ਸੌ ਪੰਦਰਾਂ ਵਿੱਚ ਭਾਰਤ ਆਉਣ ਤੋਂ ਬਾਅਦ ਇਸਨੇ ਭਾਰੀ ਲਗਾਨ ਅਤੇ ਸ਼ੋਸ਼ਣ ਦੇ ਖਿਲਾਫ ਕਿਸਾਨਾਂ ਤੇ ਮਜ਼ਦੂਰਾਂ ਨੂੰ ਸੰਗਠਿਤ ਕੀਤਾ ਅਹ ਕਰਨਾ ਸ਼ੂਰੂ ਕਰ ਦਿੱਤਾ। ਉੱਨੀ ਸੌ ਇੱਕੀ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਉਸਦੇ ਪਿਛਲੇ ਪੂਰੇ ਦੇਸ਼ ਵਿੱਚ ਗਰੀਬੀ ਦੇ ਖਿਲਾਫ ਔਰਤਾਂ ਦੇ ਹੱਕ ਲਈ ਧਾਰਮਿਕ ਸਾਂਝ ਬਣਾਉਣ ਲਈ ਛੂਤ-ਛਾਤ ਨੂੰ ਖਤਮ ਕਰਨ ਲਈ ਸਭ ਪਰ ਲਈ ਅਹ ਪਰ ਸਭ ਤੋਂ ਵੱਧ ਸਵਰਾਜ ਅਹ ਸਵਰਾਜ ਦੇ ਲਈ ਅੰਦੋਲਨ ਚਲਾਏ। ਜੀਵਨ ਮੋਹਨਦਾਸ ਕਰਮਚੰਦ ਗਾਂਧੀ ਗੁਜਰਾਤ ਭਾਰਤ ਦੇ ਤੱਟੀ ਸ਼ਹਿਰ ਪਰੋ ਅਹ ਪੋਰਬੰਦਰ ਜੋ ਉਦੋਂ Bombay Presidency ਬਰਤਾਨਵੀ ਹਿੰਦੋਸਤਾਨ ਦਾ ਹਿੱਸਾ ਸੀ ਵਿੱਚ ਦੋ October ਅਠਾਰਾਂ ਸੌ ਉਨੱਤਰ ਈਸਵੀ ਨੂੰ ਪੈਦਾ ਹੋਇਆ। ਉਸਦੇ ਪਿਤਾ ਕਰਮਚੰਦ ਗਾਂਧੀ ਅਠਾਰਾਂ ਸੌ ਬਾਈ ਅਠਾਰਾਂ ਸੌ ਪਚਾਸੀ ਹਿੰਦੂ ਮੱਧ ਵਰਗ ਵਿੱਚੋਂ ਸਨ ਅਤੇ ਰਿਆਇਤ ਅਤੇ ਰਿਆਸਤ ਪੋਰਬੰਦਰ ਦੇ ਦੀਵਾਨ ਸਨ, ਉਸਦੀ ਮਾਂ ਮਾਂ ਦਾ ਨਾਮ ਪੁਤਲੀ ਬਾਈ ਸੀ। ਜੋ ਅਹ ਜੋ ਹਿੰਦੂ ਪਰਿਨਾਮੀ ਵੈਸ਼ਨੂੰ ਫਿਰਕੇ ਨਾਲ ਸਬੰਧ ਰੱਖਦੀ ਸੀ।

ਅਠਾਰਾਂ ਸੌ ਤਰਾਸੀ ਵਿੱਚ ਜਦੋਂ ਉਹ ਤੇਰ੍ਹਾਂ ਵਰ੍ਹੇ ਦਾ ਸੀ ਉਸਦਾ ਅਹ ਉਸਦਾ ਸ਼ਾਦੀ ਚੌਦਾਂ ਸਾਲ ਦੀ ਇੱਕ ਕੁੜੀ ਕਸਤੂਰਬਾ ਮਾਖਨਜੀ ਨਾਲ ਕਰ ਦਿੱਤੀ ਗਈ ਸੀ।

ਆਪਣੇ ਮਾਂ-ਬਾਪ ਦੇ ਘਰ ਜ਼ਿਆਦਾ ਵਕਤ ਅਹ ਜ਼ਿਆਦਾ ਵਕਤ ਤੱਕ ਰਹਿਣਾ ਪੈਂਦਾ ਸੀ। ਇਸ ਇਸ ਸਾਰੇ ਝੰਜਟ ਵਿੱਚ ਉਸਦਾ school ਦਾ ਇੱਕ ਸਾਲ ਮਾਰਿਆ ਗਿਆ। ਅਠਾਰਾਂ ਸੌ ਪਚਾਸੀ ਵਿੱਚ, ਜਦੋਂ ਗਾਂਧੀ ਪੰਦਰਾਂ ਸਾਲ ਦਾ ਸੀ ਤੱਦ ਉਸਦੀ ਪਹਿਲੀ ਔਲਾਦ ਹੋਈ ਲੇਕਿਨ ਉਹ ਸਿਰਫ ਕੁੱਝ ਦਿਨ ਹੀ ਜ਼ਿੰਦਾ ਰਹੀ ਸੀ। ਇਸੇ ਸਾਲ ਦੀ ਸ਼ੁਰੂਆਤ ਵਿੱਚ ਗਾਂਧੀ ਜੀ ਦੇ ਪਿਤਾ ਕਰਮਚੰਦ ਦੀ ਵੀ ਮੌਤ ਹੋ ਗਈ। ਬਾਅਦ ਮੋਹਨਦਾਸ ਅਤੇ ਕਸਤੂਰਬਾ ਦੇ ਚਾਰ ਬੇਟੇ ਹੋਏ ਸਨ। ਹਰੀ ਲਾਲ ਅਠਾਰਾਂ ਸੌ ਅਠਾਸੀ ਵਿੱਚ, ਮੁਨੀ ਅਹ ਮੁਨੀ ਲਾਲ ਅਠਾਰਾਂ ਸੌ ਬਨਵੇਂ ਵਿੱਚ, ਰਾਮਦਾਸ ਅਠਾਰਾਂ ਸੌ ਸਤਾਨਵੇਂ ਵਿੱਚ ਤੇ ਦੇਵਦਾਸ ਉੱਨੀ ਸੌ ਵਿੱਚ ਪੈਦਾ ਹੋਇਆ। ਪੋਰਬੰਦਰ ਦੇੇ middle school ਤੇ ਰਾਜਕੋਟ ਦੇ high school ਦੋਵਾਂ ਵਿੱਚੋਂ ਹੀ ਪੜ੍ਹਾਈ ਪੱਖੋਂ ਗਾਂਧੀ ਇੱਕ ਔਸਤ ਵਿਦਿਆਰਥੀ ਰਿਹਾ। ਉਸਨੇ ਆਪਣੀ Matric ਭਾਵਨਗਰ ਗੁਜਰਾਤ ਦੇ ਸ਼ਮਲਦਾਸ college ਤੋਂ ਕੁੱਝ ਪਰੇਸ਼ਾਨੀਆਂ ਦੇ ਨਾਲ pass ਕੀਤੀ

ਉੱਨੀ ਸੌ ਦੋ, ਚਾਰ September ਅਠਾਰਾਂ ਸੌ ਅਠਾਸੀ ਨੂੰ ਆਪਣੀ ਸ਼ਾਦੀ ਦੀ ਉੱਨਵੀਂ ਸਾਲਗਿਰਾ ਤੋਂ ਕੁੱਝ ਮਹੀਨੇ ਪਹਿਲਾਂ ਗਾਂਧੀ ਜੀ ਨੂੰ ਕਾਨੂੰਨ ਦੀ ਪੜ੍ਹਾਈ ਕਰਨ ਲਈ ਅਤੇ barrister ਬਣਨ ਲਈ ਬਰਤਾਨੀਆ ਦੇ University College ਲੰਡਨ ਚਲੇ ਗਏ। ਸ਼ਾਹੀ ਰਾਜਧਾਨੀ ਲੰਡਨ ਵਿੱਚ ਉਨ੍ਹਾਂ ਦਾ ਜੀਵਨ, ਭਾਰਤ ਛੱਡ ਅਹ ਛੱਡਦੇ ਵਕਤ ਆਪਣੀ ਮਾਂ ਨਾਲ ਜੈਨ ਭਿਕਸ਼ੂ ਦੇ ਸਾਹਮਣੇ ਕੀਤੇ ਵਾਅਦੇ ਦੇ ਪ੍ਰਭਾਵ ਤਹਿਤ ਵਾਅਦੇ ਦੇ ਪ੍ਰਭਾਵ ਤਹਿਤ ਗੋਸ਼ਤ, ਸ਼ਰਾਬ ਅਤੇ ਕਾਮ ਹਾਲਾਂਕਿ ਗਾਂਧੀ ਜੀ ਨੇ ਆਪਣੇ ਅਹ ਗਾਂਧੀ ਜੀ ਨੇ ਅੰਗਰੇਜ ਅਹ ਅੰਗਰੇਜ਼ੀ ਰੀਤੀ ਰਿਵਾਜ ਅਪਣਾਉਣ ਦਾ ਤਜਰਬਾ ਵੀ ਕੀਤਾ। ਤਜਰਬਾ ਵੀ ਕੀਤਾ। ਮਿਸਾਲ ਦੇ ਤੌਰ ਤੇ - ਰਕਸ, ਮਿਸਾਲ ਦੇ ਤੌਰ ਤੇ ਰਕਸ ਅਹ ਰਕਸ ਦੀ class ਵਿੱਚ ਜਾਣਾ - ਫਿਰ ਵੀ ਉਹ ਆਪਣੀ ਮਕਾਨ ਮਾਲਕਣ ਵਲੋਂ ਪੇਸ਼ ਗੋਸ਼ਤ ਮਿਲਿਆ ਭੋਜਨ ਨਹੀਂ ਕਰ ਸਕੇ। ਸਗੋਂ ਉਹ ਅਕਸਰ ਭੁੱਖਿਆਂ ਰਹਿ ਲੈਂਦੇ ਸਨ। ਆਖਰ ਲੰਡਨ ਵਿੱਚ ਕੁਛ ਖਾਲਸਾ ਅਹ ਖਾਸ ਸ਼ਾਕਾਹਾਰੀ ਹੈਸਤਰਾਂ ਮਿਲ ਹੀ ਗਏ। Henry Salt ਦੀਆਂ ਲਿਖਤਾਂ ਤੋਂ ਮੁਤਾਸਰ ਹੋ ਕੇ

ਗਿਆ। ਫਿਰ ਉਨ੍ਹਾਂ ਨੇ ਇਸ ਦੇ ਵੇਜ਼ਵਾਟਰ ਕੇਂਦਰੀ ਲੰਡਨ ਵਿੱਚ City of Westminster Borough ਦਾ ਇੱਕ ਜ਼ਿਲ੍ਹਾ ਚ ਅਹ chapter ਦੀ ਬੁਨਿਆਦੀ ਬੁਨਿਆਦ ਰੱਖੀ। ਉਹ ਜਿਨ੍ਹਾਂ ਸ਼ਾਕਾਹਾਰੀ ਸਮਾਜ ਦੇ ਲੋਕਾਂ ਨੂੰ ਮਿਲੇ ਉਨ੍ਹਾਂ ਵਿੱਚੋਂ ਕੁਛ TheosopAFhical society ਦੇ ਲੋਕ ਸਨ ਜਿਸ ਦੀ ਸਥਾਪਨਾ ਅਠਾਰਾਂ ਸੌ ਤਰਵੰਜਾ ਵਿੱਚ ਵਿਸ਼ਵ ਭਾਈਚਾਰਗੀ ਨੂੰ ਮਜ਼ਬੂਤ ਕਰਨ ਦੇ ਲਈ ਅਤੇ ਬੁੱਧ ਮੱਤ ਅਤੇ ਹਿੰਦੂ ਮੱਤ ਦੇ ਸਾਹਿਤ ਦੇ ਅਧਿਐਨ ਦੇ ਲਈ ਕੀਤੀ ਗਈ ਸੀ। ਉਨ੍ਹਾਂ ਨੇ ਗਾਂਧੀ ਨੂੰ ਉਨ੍ਹਾਂ ਨਾਲ ਭਗਵਤ ਗੀਤਾ ਅਸਲ ਅਤੇ ਤਰਜਮਾ ਦੋਨਾਂ ਨੂੰ ਪੜ੍ਹਨ ਦੇ ਲਈ ਸਹਿਮਤ ਕਰ ਲਿਆ। ਗਾਂਧੀ ਨੂੰ ਪਹਿਲਾਂ ਧਰਮ ਵਿੱਚ ਖ਼ਾਸ ਦਿਲਚਸਪੀ ਨਹੀਂ ਸੀ, ਉਹ ਹੁਣ ਦਿਲਚਸਪੀ ਲੈਣ ਲੱਗੇ ਅਤੇ ਹਿੰਦੂ ਧਰਮ, ਈਸਾਈ ਧਰਮ ਦੋਵਾਂ ਦੀਆਂ ਕਿਤਾਬਾਂ ਪੜ੍ਹਨ ਲੱਗੇ। June ਅਠਾਰਾਂ ਸੌ ਇਕਾਨਵੇਂ ਵਿੱਚ ਪੜ੍ਹਾਈ ਪੂਰੀ ਹੋਣ ਤੇ ਹਿੰਦੁਸਤਾਨ ਵਾਪਸ ਆ ਗਏ, ਜਿਥੇ ਉਨ੍ਹਾਂ ਨੂੰ ਆਪਣੀ ਮਾਤਾ ਦੀ ਮੌਤ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 ਉਨ੍ਹਾਂ ਲਈ ਵਕਾਲਤ ਕਰਨਾ ਔਖਾ ਸੀ, ਅਦਾਲਤ ਵਿੱਚ ਸ਼ਰਮਾਕਲ ਸੁਭਾਅ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਬੋਲਣਾ ਬੜਾ ਔਖਾ ਲੱਗਦਾ ਸੀ। ਫਿਰ ਇੱਕ high school ਉਸਤਾਦ ਦੇ ਤੌਰ ਤੇ ਜ਼ੁਜ਼ਵਕਤੀ ਕੰਮ ਦੇ ਲਈ

ਹਮਾਕਤ ਦੀ ਵਜ੍ਹਾ ਨਾਲ ਇਹ ਕਾਰੋਬਾਰ ਵੀ ਛੱਡਣਾ ਪਿਆ। ਆਪਣੀ ਆਪ ਬੀਤੀ ਵਿੱਚ, ਉਨ੍ਹਾਂ ਨੇ ਇਸ ਵਾਕਿਆ ਨੂੰ ਬਿਆਨ ਉਨ੍ਹਾਂ ਨੇ ਆਪਣੇ ਵੱਡੇ ਭਾਈ ਦੀ ਤਰਫ਼ ਤੋਂ ਪੈਰਵੀ ਦੀ ਨਾਕਾਮ ਕੋਸ਼ਿਸ਼ ਦੇ ਤੌਰ ਤੇ ਕੀਤਾ ਹੈ। ਇਹੀ ਉਹ ਵਜ੍ਹਾ ਸੀ ਜਿਸ ਕਰਕੇ ਉਨ੍ਹਾਂ ਨੇ ਅਠਾਰਾਂ ਸੌ ਤਰਾਨਵੇਂ ਵਿੱਚ ਇੱਕ ਭਾਰਤੀ firm ਦਾਦਾ ਅਬਦੁੱਲਾ and company ਨਾਲ ਇੱਕ ਸਾਲਾ ਇਕਰਾਰ ਤੇ Nital ਦੱਖਣੀ ਅਫਰੀਕਾ ਜੋ ਉਸ ਵਕਤ ਅੰਗਰੇਜ਼ੀ ਸਲਤਨਤ ਦਾ ਹਿੱਸਾ ਹੁੰਦਾ ਸੀ, ਜਾਣਾ ਮੰਨ ਲਿਆ ਸੀ।

ਵਪਾਰੀਆਂ ਦੀ ਕਾਨੂੰਨੀ ਪ੍ਰਤਿਨਿਧਤਾ ਕਰਨ ਲਈ ਪੁੱਜੇ। ਉਹਨਾਂ ਦੇ ਇੱਕੀ ਸਾਲ ਦੱਖਣ ਅਫ਼ਰੀਕਾ ਵਿੱਚ ਹੀ ਲੱਗ ਗਏ। ਉਥੇ ਉਨ੍ਹਾਂ ਨੇ ਰਾਜਨੀਤੀ, ਨੈਤਿਕਤਾ ਅਤੇ ਰਾਜਨੀਤਿਕ ਰਹਿਨੁਮਾਈ ਦੀ ਕੌਸ਼ਲਤਾ ਅਹ ਰਹਿਨੁਮਾਈ ਦੀ ਕੌਸ਼ਲਤਾ ਵਿੱਚ ਦੇ ਪਾਠ ਪੜ੍ਹੇ। ਰਾਮਚੰਦਰ ਗੁਹਾ ਦਾ ਕਹਿਣਾ ਹੈ ਕਿ ਜਦੋਂ ਉਹ ਉੱਨੀ ਸੌ ਚੌਦਾਂ ਵਿੱਚ ਭਾਰਤ ਪਰਤੇ ਤਾਂ ਉਹ ਜਨਤਕ ਬੁਲਾਰੇ ਵਜੋਂ, ਫੰਡ ਉਗਰਾਹੁਣ, ਗੱਲਬਾਤ media ਪ੍ਰਬੰਧ ਦੇ ਅਤੇ ਆਤਮ-ਉਭਾਰ ਦੇ ਮਾਮਲਿਆਂ ਵਿੱਚ ਪੂਰੇ ਤਪ ਹੋ ਚੁੱਕੇ ਸਨ। ਦੱਖਣ ਅਫ਼ਰੀਕਾ ਵਿੱਚ ਗਾਂਧੀ ਨੂੰ ਭਾਰਤੀਆਂ ਨਾਲ ਭੇਦਭਾਵ ਦਾ ਸਾਹਮਣਾ ਕਰਨਾ ਪਿਆ। ਸ਼ੁਰੂ ਵਿੱਚ ਉਸਨੂੰ ਬਾਕਾਇਦਾ ticket ਹੋਣ ਦੇ ਬਾਵਜੂਦ ਪਹਿਲੀ ਸ਼੍ਰੇਣੀ ਦੇ ਡੱਬੇ ਵਿੱਚ ਸਫਰ ਕਰਦਿਆਂ train ਤੋਂ ਬਾਹਰ ਸੁੱਟ ਦਿੱਤਾ ਗਿਆ ਸੀ। ਪਾਏਦਾਨ ਉੱਤੇ ਬਾਕੀ ਯਾਤਰਾ ਕਰਦੇ ਹੋਏ ਇੱਕ ਯੂਰੋਪੀ ਮੁਸਾਫਰ ਦੇ ਅੰਦਰ Europe ਮੁਸਾਫਰ ਦੇ ਅੰਦਰ ਆਉਣ ਲਈ ਉਸਨੂੰ ਮਾਰ ਕੁਟਾਈ ਵੀ ਝਲਣੀ ਪਈ ਸੀ। ਉਨ੍ਹਾਂ ਨੇ ਆਪਣੀ ਇਸ ਯਾਤਰਾ ਵਿੱਚ ਹੋਰ ਕਠਿਨਾਈਆਂ ਦਾ ਸਾਹਮਣਾ ਕੀਤਾ ਜਿਸ ਵਿੱਚ ਕਈ hotels ਨੂੰ ਉਨ੍ਹਾਂ ਦੇ ਲਈ ਵਰਜਿਤ ਕਰ ਦਿੱਤਾ ਗਿਆ।

ਘਟਨਾਵਾਂ ਗਾਂਧੀ ਜੀ ਦੇ ਜੀਵਨ ਵਿੱਚ ਇੱਕ ਮੋੜ ਬਣ ਗਈਆਂ ਅਤੇ ਸਮਾਜਿਕ ਬੇਇਨਸਾਫ਼ੀ ਦੇ ਪ੍ਰਤੀ ਜਾਗਰੂਕਤਾ ਦਾ ਕਾਰਨ ਬਣੀਆਂ ਅਤੇ ਸਮਾਜਿਕ ਸਰਗਰਮੀਆਂ ਦੀ ਵਿਆਖਿਆ ਕਰਨ ਵਿੱਚ ਬਹੁਤ ਸਹਾਇਕ ਹੋਈਆਂ। ਸਾਹਿਤਕ ਲਿਖਤਾਂ, ਬਾਹਰਲੇ link ਬਾਹਰਲੇ ਸਾਹਿਤਕ ਲਿਖਤਾਂ ਗਾਂਧੀ ਜੀ ਦੀ ਸਭ ਤੋਂ ਪਹਿਲੀ ਕਿਤਾਬ ਗੁਜਰਾਤੀ ਵਿੱਚ ਹਿੰਦੂ ਸਵਰਾਜ

hello ਸਤ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅੰਮ੍ਰਿਤਪਾਲ ਸਿੰਘ ਸਮਾਣੇ ਤੋਂ ਕੀ ਹਾਲ ਚਾਲ ਨੇ ਸਾਰਿਆ ਸਾਰੇ ਵਧੀਆਂ ਹੋਣਗੇ। ਮੇਰੀ ਉਮਰ ਚੌਵੀ ਸਾਲ ਮੈਂ ਸਮਾਣੇ ਤੋਂ ਗੱਲ ਕਰ ਰਿਹਾ ਅੱਜ ਆਪਾਂ ਗੱਲ ਕਰਾਂਗੇ

ਜਿਵੇਂ ਹੁਣ ਆਪਣੇ ਰਿਸ਼ਤੇ ਹੁੰਦੇ ਸਾਰੇ ਰਿਸ਼ਤੇ ਆਪਾ ਨੂੰ ਖੁਦ ਮਿਲਦੇ ਨੇ ਪਰ ਇਕ ਇਹ ਦੋਸਤੀ ਹੀ ਐਸਾ ਰਿਸ਼ਤਾ ਏ ਆਪਾ ਨੂੰ ਖੁਦ ਲੱਭਣਾ ਪੈਂਦਾ ਖੁਦ ਆਪਾ ਨੂੰ choose ਕਰਨਾ ਪੈਂਦਾ ਬਈ ਹਾਂ ਕਿਹੜਾ ਆਪਣੇ ਵਾਸਤੇ ਸਹੀ ਆ ਤੇ ਕਿਹੜਾ ਆਪਣੇ ਵਾਸਤੇ ਗਲਤ ਆ। ਕਈ ਵਾਰ life ਦੇ ਵਿਚ ਇਹੇ ਜੇ ਦੋਸਤ ਮਿਲਦੇ ਨੇ ਜਿਹੜਾ ਤੁਹਾਡਾ ਫਾਇਦਾ ਚੁਕਣਗੇ। ਠੀਕ ਆ ਤੁਹਾਡਾ ਨੁਕਸਾਨ ਵੀ ਕਰਨਗੇ, ਤੁਹਾਡੇ ਭੇਤ ਲੈਣਗੇ ਤੇ ਭੇਤ ਲੈਣ ਤੋਂ ਬਾਅਦ ਥੋਡੇ ਹੀ

ਵਧੀਆ respect ਦਵਾਂਗੇ ਤਾਂ ਹਾਨੂੰ ਤੁਹਾਡੇ ਤੋਂ ਬਹੁਤ ਕੁਛ ਲੈਣ ਨੂੰ ਮਿਲੂਗਾ ਹਣਾ suppose ਕਿ ਮਤਲਬ ਕਿ ਤੁਹਾਡੇ ਕੋਲ ਪੈਸੇ ਨੇ ਤੁਹਾਡੇ ਪੈਸੇ ਖਰਚਾਉਣਗੇ ਹਣਾ ਤੁਹਾਡੇ ਪੈਸਿਆਂ ਤੇ ਉਹ ਐਸ਼ ਕਰਨਗੇ ਸਭ ਤੋਂ main example ਮਤਲਬ ਕਿ ਜੇ ਕੋਈ ਤੁਹਾਡਾ ਜੇ ਤੁਸੀਂ ਕੁਛ ਵੀ ਨਹੀ ਖਾ ਪੀ ਰਹੇ ਕੁਛ ਵੀ ਨਹੀਂ ਕਰਦੇ ਹਣਾ ਉਹ ਨੇ ਤੁਹਾਨੂੰ ਮਾੜੇ ਕੰਮਾਂ ਤੇ ਲਾਉਣਾ ਪਹਿਲੀ ਗੱਲ ਤਾਂ ਉਹਨੇ ਨੂੰ ਐਬ ਲਾਊਗਾ ਜਾਂ ਕੋਈ ਵੀ ਚੀਜ ਹਣਾ ਬਈ ਹਾਂ ਕਿਸੇ ਚੀਜ ਤੇ addict ਕਰਦੂਗਾ ਬਈ ਹਾ ਬਈ ਤੂੰ ਇਹ ਚੀਜ ਘਰ ਨਹੀਂ ਓ ਕਰਨੀ ਰੋਜ ਕਿਉਕਿ ਉਹ ਆਪ ਵੀ ਕਰਦਾ ਹਊਗਾ ਤੇ ਉਹਦੇ ਕੋਲੋ ਉਹ ਖਰਚਾ ਨਹੀਂ ਚਲੂਗਾ ਉਹ ਥੋਡਾ ਉਹ ਉਸ ਜਗ੍ਹਾ ਤੇ ਥੋਡਾ ਸਭ ਤੋਂ main weak point ਥੋਡਾ ਉਹ ਕਰੂੰਗਾ ਉਹ ਤੇ ਉਹ ਤੋਂ ਬਾਅਦ ਤੁਹਾਡਾ ਸਾਰਾ ਭੇਤ ਲਊਗਾ। ਬਈ ਹਾਂ ਤੁਹਾਡਾ family background ਕੀ ਆ। ਠੀਕ ਆ ਤੇ bank statement ਕੀ ਸਾਰਾ ਕੁਝ a to z ਥੋਡੀ ਮਤਲਬ ਕਿ secret ਤੋਂ secret ਗੱਲ ਤੁਸੀ ਉਹਨੂੰ ਖੁਦ ਦੱਸੋਗੇ ਕਿ ਬਈ ਹਾਂ ਬਈ ਮੇਰੀ ਆਹ but ਪਤਾ ਕਰਨ ਤੋਂ ਬਾਅਦ ਉਹ ਤੁਹਾਨੂੰ ਨਾਲ ਦੀ ਨਾਲ ਇਹ ਨੀ ਅਹ ਕਦੇ ਵੀ ਐ ਨਹੀਂ ਕਹੁੰਗਾ ਬਈ ਹਾਂ ਕਿ ਬਈ ਕੋਈ ਗੱਲ ਨਹੀਂ ਆਪਾ ਖੜੇ ਆ ਕੋਈ ਚੱਕਰ ਨਹੀਂ ਹੈਗਾ ਸਾਰਾ ਕੁਝ ਹੋ ਜੂਗਾ ਸਹੀ ਹਣਾ ਤੇ ਕਦੀ ਵੀ ਤੁਸੀ ਕਦੀ ਵੀ ਤੁਸੀ check ਕਰਿਉ ਬਈ ਯਾਰ ਉਹ ਹਮੇਸ਼ਾ ਤੁਹਾਡੇ ਨਾਲ ਮਤਲਬ ਕਿ ਬੁਰਾ ਹੀ ਕਰੂੰਗਾ ਹਮੇਸ਼ਾ ਜਦੋਂ ਤੁਹਾਡੇ ਉਹਨੂੰ ਖਾਣਾ ਪਿਆਣਾ ਬੰਦ ਕਰਤਾ ਨਾ ਹਮੇਸ਼ਾ ਉਹਨੇ ਦੂਜਿਆਂ ਕੋਲ ਥੋਡੀ ਬੁਰਾਈ ਕਰਨੀ ਬਈ ਹਾ ਯਾਰ ਉਹ ਤਾਂ ਬੇਕਾਰ ਬੰਦਾ ਯੇਹ ਐ ਵੋ ਐ ਛੱਡ ਉਹਨੂੰ ਕਿਹੜਾ ਮਿਲੇਗਾ ਸਾਲੇ ਨੂੰ ਯੇਹ ਆਪਾ ਹਣਾ ਪਹਿਲਾਂ ਨਾ ਤੁਸੀਂ ਉਹਦੇ ਵਾਸਤੇ ਵਧੀਆ ਸੀਗੇ ਯਾਰ ਸਿੱਧੀ ਜੀ ਗੱਲ ਆ ਜਿੰਨਾ time ਤੁਸੀ ਉਹਨੂੰ ਖਵਾਦੇ ਪਿਆਂਦੇ ਰਹੇ ਜੇ ਤੁਸੀਂ ਹੁਣ ਖਵਾਣਾ ਪਿਆਣਾ ਬੰਦ ਕਰਤਾ ਬਈ ਹਾਂ ਕੌਣ ਆ ਤੂੰ ਛੱਡ ਤੇਰੇ ਨਾਲ ਕਿਹੜਾ ਮਿਲੂੰਗਾ ਬਈ ਯੇਹ ਵੋਹ ਇਸ ਕਰਕੇ ਹਮੇਸ਼ਾ ਪਹਿਲਾਂ ਨਾ ਉਨ੍ਹਾਂ ਤੋਂ ਬਚੋ ਤੇ ਜਿਹੜਾ ਤੁਹਾਡਾ ਸਾਥ ਦਿੰਦੇ ਨੇ ਚੌਂਵੀ ਘੰਟੇ ਮਤਲਬ ਕਿ ਤੁਹਾਡੀ care ਵੀ ਕਰਦੇ ਨੇ ਤੁਹਾਨੂੰ ਮਾੜੇ ਕੰਮਾਂ ਤੋਂ ਦੂਰ ਕਰਦੇ ਨੇ ਇਹੋ ਜੇ ਬਹੁਤ ਘੱਟ ਮਿਲਣਗੇ ਬਹੁਤ ਜਿਆਦਾ ਘੱਟ ਬਹੁਤ rare ਵੈਸੇ ਅੱਜਕਲ ਤਾਂ friendship ਕਿ true friendship ਆ ਬਹੁਤ ਘੱਟ ਆ ਤੁਹੀ ਐ ਲਾ ਲੋ ਸੌਂ ਦੇ ਵਿਚੋਂ ਸੌ ਦੇ ਵਿਚੋਂ ਘੱਟੋ ਘੱਟ ਐ ਲਾ ਲੋ ਤੁਸੀ ਦੋ ਦੋਸਤ ਇਹੋ ਜੇ ਮਿਲਣਗੇ ਜਿਹੜਾ ਤੁਹਾਡਾ ਫਾਇਦਾ ਕਰਨਗੇ ninetyeightpercent ਜਿਹੜੇ ਹੋਣਗੇ ਹਮੇਸ਼ਾ ਤੁਹਾਡਾ ਨੁਕਸਾਨ ਹੀ ਕਰਨਗੇ ਉਹ ਕਦੀ ਵੀ ਐ ਨਾ ਸੋਚੋ ਬਈ ਹਾਂ ਉਹ ਤੁਹਾਡਾ profit ਕਰ ਰਹੇ ਨੇ ਜਾਂ ਤੁਹਾਡੇ ਵਾਸਤੇ ਚੰਗਾ ਸੋਚ ਰਹੇ ਨੇ ਹਣਾ ਜਾਂ ਆਪਣਾ

ਏਸ ਕਰਕੇ ਬਈ ਆਪਣਾ ਹਮੇਸ਼ਾ ਜਦੋਂ ਵੀ ਤੁਸੀ friendship ਕਰ ਰਹੇ ਓ ਤੁਸੀਂ friendship ਇਹ ਜਾ ਤੁਸੀ ਉਸਨੂੰ ਖੁਦ choose ਕਰਨਾ ਬਈ ਹਾ ਬਈ ਇਹ ਮੇਰੇ ਵਾਸਤੇ ਸਹੀ ਆ ਇਹ ਮੇਰੇ ਵਾਸਤੇ ਗਲਤ ਆ ਤਾਂ ਕਰਕੇ ਬਈ ਬਈ ਕਿਸੇ ਤਾਂ friendship ਇਕ ਇਹੀ ਜੀ ਚੀਜ ਆ ਬਈ ਤੁਹਾਨੂੰ ਫਰਸ਼ਾਂ ਤੋਂ ਅਰਸ਼ਾਂ ਤੇ ਤੇ ਅਰਸ਼ਾਂ ਤੋਂ ਫਰਸ਼ਾਂ ਤੇ ਸੁੱਟ ਸਕਦਾ ਇਦੋ ਇਲਾਵਾ ਹੋਰ ਕੋਈ ਨਹੀਂ ਹੁੰਦਾ ਇਹੋ ਜਾ ਕਿਉਕਿ ਕੋਈ ਘਰ ਦਾ ਮੈਂਬਰ ਹੋ ਗਿਆ ਜਾਂ ਕੋਈ third person ਉਹਨੇ ਤੁਹਾਡੇ ਤੋਂ ਕੀ ਲੈਣਾ

ਜੇ ਉਹ ਬੰਦਾ ਤੁਹਾਡੇ ਨਾਲ ਮਾੜੇ time ਵਿਚ ਖੜ ਗੇ ਨਾ ਆ ਕੇ ਜਦੋਂ ਤੁਹਾਡੇ ਨਾਲ ਕੋਈ ਨੀ ਖੜਾ ਉਹ ਹੀ ਸੱਚਾ ਯਾਰ ਆ ਜਿਹੜੇ ਚੰਗੇ time ਵਿਚ ਤੁਹਾਨੂੰ ਯਾਰ ਕੋਈ ਵੀ ਤੁਹਾਡੇ ਨਹੀਂ ਆਇਆ ਸੋਚੋ ਵਿਆਹ ਆ ਠੀਕ ਆ ਵਿਆਹ ਜਦੋਂ ਆਪਦੇ ਘਰੇ ਛੱਤੀ ਆਂਢੀ ਗੁਆਂਢੀ ਵੀ ਇਕੱਠੇ ਹੋ ਜਾਂਦੇ ਨਾ ਤੇ ਪਰ ਜਦੋਂ ਸਾਡੇ ਤੇ ਮਾੜਾ time ਹੁੰਦਾ ਕੋਈ ਨੀ ਤੁਹਾਡੇ ਨਾਲ ਖੜਦਾ ਚਾਹੇ financially ਲਾਲੋ ਜਾਂ ਉੱਦਾਂ ਵੀ ਮੈਂ ਹਣਾ ਵੀ ਭਾਵੇਂ ਤੁਸੀਂ mentally upset ਹੋ ਜਾਂ ਕੁਛ ਵੀ ਆ ਕੋਈ ਨੀ ਖੜੂਗਾ ਤੁਹਾਡੇ ਨਾਲ ਖੜੂਗਾ ਤੁਹਾਡਾ ਯਾਰ ਖੜੂਗਾ ਹਮੇਸ਼ਾ ਆਪਣੇ ਯਾਰਾ ਦੀ respect ਕਰੋ। ਜਿਹੜੇ ਪੁਰਾਣੇ ਯਾਰ ਨੇ school time ਦੇ ਲਾਲੋ college time ਦੇ ਲਾਲੋ ਹਣਾ ਇਹੀ ਹੁੰਦੇ ਨੇ ਆਪਣੇ ਬਚਪਨ ਦੇ ਯਾਰ ਹੋਗੇ । ਛੱਤੀ ਵਾਰ ਆਪਾ ਲੜ ਦੇ ਆ ਇਕੱਠੇ ਹੋਗੇ ਉਹ ਉਹੀ friendship ਆ। ਆਪਾ ਲੜ ਵੀ ਪਏ ਤੇ ਇਕੱਠੇ ਵੀ ਹੋਗੇ ਇਕ ਦੂਜੇ ਨਾਲ ਮਾੜਾ ਵੀ ਨੀ ਰੱਖਿਆ ਹਣਾ ਇਕ ਦੂਜੇ ਦੇ ਘਰੇ ਜਾ ਰਹੇ ਆ ਵਧੀਆ ਹੱਸ ਖੇਡ ਰਹੇ ਆ ਕਿਹੇ ਦੇ ਘਰੇ ਵਗ ਗਏ ਹਾਂ ਮਾਤਾ ਲਿਆ ਰੋਟੀ ਖਵਾ ਉਹੀ ਯਾਰੀ ਆ ਕਿਉਂਕਿ ਦੇਖੋ ਆਪਣੇ ਮਾਪ ਪਿਉ ਤਾਂ ਹੁੰਦੇ ਈ ਆ ਆਪਾ ਆਪਣੇ ਯਾਰਾਂ ਦੇ ਮਾਂ ਪਿਓ ਨੂੰ ਵੀ ਕਹਿੰਦੇ ਆ ਹਾਂ ਮਾਤਾ ਕੀ ਹਾਲ ਆ ਹਣਾ ਹਾਂ ਬਾਪੂ ਕਿਵੇਂ ਆ ਹਣਾ ਤੁਹੀ uncle ਕਹਿ ਲੋ ਜਿਵੇਂ ਮਰਜੀ ਲਾ ਲੋ ਹੁਣ ਅੱਜਕਲ ਜਿਵੇਂ uncle ਦਾ trend ਚਲਦਾ aunty ਕਹਿ ਦਿੰਦੇ ਹਣਾ ਆਪਾ ਪਹਿਲਾਂ ਦੇ time ਵਿਚ ਅਗਲਾ ਹਰੇਕ ਕੇ ਬਾਪੂ ਕਿੱਦਾਂ ਬੇਬੇ ਕਿੱਦਾਂ ਨਹੀਂ ਪਰ ਹੁਣ ਚਲੋ ਥੋੜਾ change ਹੁੰਦਾ ਜਾ ਰਿਹਾ ਹਣਾ ਵਧੀਆ ਗੱਲ ਆ ਚਲੋ ਠੀਕ ਆ but ਹੁਣ ਦੇ time ਵਿਚ ਉਨੀ friendship ਘਟਦੀ ਜਾ ਰਹੀ ਆ ਜਿਵੇਂ ਜਿਵੇਂ time change ਹੁੰਦਾ ਜਾ ਰਿਹਾ friendship ਹੋਰ ਹੋ ਰਹੀ ਆ reverse ਹਾ ਆ ਰਹੇ ਨੇ ਮਤਲਬ ਘੱਟ ਰਹੇ ਨੇ ਜਾ ਰਹੇ ਨੇ ਆ ਰਹੇ ਨੇ ਮਤਲਬ ਘੱਟ ਰਹੇ ਨੇ ਜਾ ਰਹੇ ਨੇ ਉੱਦਾਂ ਕੋਈ ਫਾਇਦਾ ਨਹੀ ਹੈਗਾ ਉਹ friendship ਕਦੇ ਵੀ true friendship ਨਹੀ ਹੁੰਦੀ true friendship ਉਹੀ ਹੋਉਗੀ ਜੇ ਤੁਸੀ ਕੁਝ ਗਲਤ ਕਰ ਰਹੇ ਓ ਜਾਂ ਤੁਸੀ ਕੁਛ ਐ ਲਾ ਲੋ ਤੁਸੀ ਕੋਈ drug addict ਕਰ ਰਹੇ ਓ ਹਣਾ ਜਾਂ ਕੋਈ ਹੋਰ ਗਲਤ ਕੰਮ ਕਰ ਰਹੇ ਓ ਕੁਛ ਵੀ ਲਾ ਲੋ ਤੁਸੀ

ਉਹ ਬੰਦਾ ਤੁਹਾਡੇ ਤੋਂ ਨਾ ਕਰੇ ਪੈਸਾ ਖਰਚਾ ਹੋਉਗਾ ਆਪ ਭਾਵੇ ਖਰਚਦੇ ਰਹੋ ਯਾਰ ਨਹੀ ਕੋਈ ਗੱਲ ਨਹੀ ਮੈਂ ਖਰਚਦਾ ਉਹ ਪੈਸੇ ਦੀ ਅੱਜਕਲ ਤਾਂ ਕੋਈ value ਹੈ ਨਹੀ ਵੈਸੇ ਬਈਆ ਇਹਦੇ ਵਿਚ ਕਦੇ ਵੀ ਨਾ ਪੈਸਾ ਦੇਖਿਉ ਨਾ ਕਦੇ ਨਫੇ ਨੁਕਸਾਨ ਦਾ ਸੋਚਿਓ ਹਾਂ ਜਿਹੜੇ ਥੋਡੇ ਦੋ ਯਾਰ ਨੇ ਜਿਹੜਾ ਤੁਹਾਡਾ ਬਾਲਾ ਹੀ ਨੇ ਵੇਖੋ ਜਿਹੜਾ ਮਿੱਠਾ ਆ ਮਿੱਠੇ ਦੀ example ਲਾਨੇ ਆਪਾ ਯਾਰੀ ਵਿਚ ਮਿੱਠਾ ਜਿਹੜਾ ਮਿੱਠੇ ਨੂੰ ਹਮੇਸ਼ਾ ਕੀੜੀਆਂ ਲੱਗਦੀਆਂ ਨੇ ਠੀਕ ਐ ਨਾ ਉਹ ਮਿੱਠੇ ਨੂੰ ਕੀੜੀਆਂ ਲੱਗਦੀਆਂ ਜਦੋਂ ਉਨੇ ਮਿੱਠਾ ਖਾ ਜਾਣਾ ਸਾਰਾ ਚਾਹੇ ਤੁਸੀ ਕੋਈ ਗੁਲਾਬ ਜਾਮੁਨ ਰੱਖ ਦੋ ਚੀਨੀ ਦਾ ਦਾਣਾ ਵੀ ਰੱਖ ਦੋ ਚਾਹੇ ਕੀੜੀ ਨੇ ਉਹਨੂੰ ਖਾ ਜਾਣਾ ਛੱਡਣਾ ਨੀ ਹੈਗਾ ਤੇ ਜੇ ਕੋਈ ਕੋੜੀ ਚੀਜ ਹੋਉਗੀ ਕੌੜੀ ਚੀਜ ਤੇ ਕਦੇ ਵੀ ਆਪਣਾ ਮਿੱਠੀ ਚੀਜ ਵਾਲੀ ਕੀੜੇ ਵਗੈਰਾ ਨੇ ਨਾ ਬਹੁਤ ਘੱਟ ਲੱਗਦੇ ਨੇ ਬਹੁਤ rare ਲੱਗਦੇ ਨੇ ਇਸ ਕਰਕੇ ਤੁਸੀ ਆਪਣੇ ਆਪ ਨੂੰ ਐ ਰੱਖੋ ਬਈ ਹਾ ਯਾਰ ਕੋਈ ਗੱਲ ਨੀ ਜਮਾ ਈ ਹੋਜੋ ਜਿਹੜਾ ਜਿਵੇਂ ਕਰਦਾ ਉਵੇਂ ਕਰ ਰਹੇ ਆ ਉਸ ਤਰ੍ਹਾਂ

ਇਕ ਆਂਦਾ ਯਾਰ ਨਹੀਂ ਮੇਰੇ ਨਾਲ ਐ ਯਾਰ ਓ ਯੇ ਕੌਣ ਇਕੱਠ ਹੋਏ ਰਹਿਣਾ ਵਾ ਹਣਾ ਬਈ ਮੈਂ ਬਈ ਮੇਰਾ ਦਬਦਬਾ ਹੋਵੇ ਬਈ ਹਾਂ ਅਗਲਾ ਕਹੇ ਯਾਰ ਬਈ ਦੇਖ ਉਹਦਾ ਕਿੰਨਾ ਇਕੱਠ ਆ ਉਹਦੇ ਨਾਲ ਕਿੰਨੇ ਯਾਰ ਨੇ ਪਰ ਬਈ endofthestage ਜਿਹੜੇ ਖੜਦੇ ਨੇ ਨਾ ਦੋ ਚਾਰ ਏ ਹੁੰਦੇ ਨੇ ਵੱਧ ਕੋਈ ਨੀ ਖੜਦੇ ਹੈਗੇ ਇਹ ਚੀਜ ਦੇਖੋ ਤੁਸੀ ਇਸ ਕਰਕੇ ਜਿਹੜੀ friendship ਆ ਉਹ ਥੋੜੇ ਬੰਦਿਆਂ ਨਾਲ ਰੱਖੋ ਰੱਖੋ ਦੋ ਚਾਰ ਰੱਖੋ ਪਰ ਰੱਖੋ ਖਰੇ ਇਹੇ ਜਾ ਰੱਖੋ ਕਿ ਹਾਂ ਬਈ ਹੈਗੇ ਨੇ ਖਾਣ ਤਾਂ ਵਾਧੂ ਆਉਣਗੇ ਬਈ ਖਾ ਕੇ ਜਾਣਗੇ ਥੋਡਾ ਥੋਡਾ ਹੀ ਖਾਣਗੇ ਤੁਹਾਨੂੰ ਹੀ ਭੰਡਣਗੇ ਸਿੱਧੀ ਜੀ ਗੱਲ ਆ ਕਿਉਕਿ ਸਾਰਾ ਕੁਝ ਅੱਜ ਕੱਲ ਦੇਖਿਆ ਤਾਂ ਇਹ ਗੱਲ ਤੁਹਾਨੂੰ ਅੱਜ ਸਮਝਾ ਰਹੇ ਆ ਕਿ ਬਈ ਹਾਂ ਜਿਹੜੀ friendship ਐ ਆਪਣੀ true ਰੱਖੋ ਬਈ ਹਾਂ ਬਈ ਦੇਖ ਤੂੰ ਮੇਰੇ ਨਾਲ loyal ਆ ਮੈਂ ਤੇਰੇ ਨਾਲ loyal ਆ but ਜੇ ਤੂੰ ਮੇਰਾ ਮਾੜਾ ਕਰੇਗਾ ਤਾਂ ਮੈਂ ਤੇਰਾ ਦੁੱਗਣਾ ਮਾੜਾ ਕਰਨਾ ਹਣਾ ਇਹ ਨਾ ਸੋਚੋ

ਇਹ ਨੋ ਸਭ ਤੋਂ ਵਧੀਆ ਗੱਲ ਆ ਤੁਸੀ ਆਪਣਾ ਰਹੋ ਕੱਲੇ ਐ ਤੇ ਕੱਲੇ ਵੀ ਨਹੀਂ ਰਹਿਣਾ ਚਾਹੀਦਾ ਕਿਉਂਕਿ ਜਿਨ੍ਹਾਂ ਬੰਦਾ ਕੱਲੇ ਰਹਿੰਦਾ ਉਨ੍ਹਾਂ ਬੰਦਾ demotivate ਹੁੰਦਾ ਠੀਕ ਆ ਉਨ੍ਹਾਂ ਬੰਦਾ depressed ਹੁੰਦਾ ਬਈ ਹਾਂ ਯਾਰ ਮੇਰੇ ਨਾਲ ਕੋਈ ਹੈ ਨਹੀ ਤਾਂ ਹੀ ਕਹਿ ਰਿਹਾ ਨਾ ਕਹਿੰਦੇ friendship ਨੇ ਦੋ ਚਾਰ ਰੱਖੋ ਜਿਹੜੇ ਤੁਹਾਡੇ loyal friends ਹੋਣਗੇ ਤੁਹਾਡੀ ਮੂੰਹ ਤੇ ਬੇਇਜ਼ਤੀ ਕਰਨਗੇ ਚਾਰ ਬੰਦੇ ਵਿਚ ਖੜੇ ਹੋ ਨਾ ਤੁਸੀ ਸਿੱਧਾ ਉਹਨੇ ਮੂੰਹ ਤੇ ਆ ਕੇ ਕਹਿਣਗੇ ਬਈ ਹਾਂ ਉਏ ਆ ਕੀ ਕਰਦਾ ਸਿੱਧੀ ਜੀ ਗੱਲ ਤੁਹਾਨੂੰ ਦੱਸਾਂ ਮੈਂ ਜਿਹੜਾ true friend ਹੋਉਗਾ ਜਿਹੜਾ ਹੋਉਗਾ

ਅਹ ਜੇ ਤੁਸੀ ਕਿਸੇ ਨੂੰ ਕੁਛ ਕਰ ਵੀ ਦਿੱਤਾ ਨਾ ਜੇ ਕਿਸੇ ਨੂੰ ਲੋ ਤੁਸੀ ਕਿਸੇ ਬਜੁਰਗ ਨੂੰ ਲਾਲੋ ਆਪਾ ਕਹਿੰਦੇ ਆ ਨਾ ਬਜ਼ੁਰਗਾਂ ਨੂੰ respect ਦੋ ਬੱਚਿਆਂ ਨੂੰ ਤੁਸੀ ਕਿਸੇ ਬਜੁਰਗ ਨੂੰ ਬੇ ਫਾਲਤੂ ਦੀ ਗਾਲ ਵੀ ਕੱਢ ਤੀ ਨਾ ਉਹ ਵਧੀਆ ਐ ਇਹ ਬੁੱਢਾ ਤਾ ਸਾਲਾ ਇਸੇ ਇਸੇ ਲਾਇਕ ਸੀਗਾ ਤੁਸੀ ਉਹ ਸਗੋੰ ਬੰਦੇ ਸਾਨੂੰ ਐ ਕਹਿਣਗੇ ਜਿਹੜੇ ਤੁਹਾਡਾ loyal friend ਹੋਉਗਾ ਜਿਹਨੂੰ ਪਤਾ ਐ respect ਕੀ ਚੀਜ ਆ ਵਧੀਆ ਤੁਹਾਨੂੰ ਹੋਊਗਾ ਉਹ ਕਹੂਗਾ ਯਾਰ ਬਈ ਨਹੀਂ ਆਪਣੇ ਘਰੇ ਵੀ ਪਿਉ ਆ ਆਪਣੇ ਘਰੇ ਵੀ ਮਾਂ ਆ ਆਪਣੇ ਘਰੇ ਵੀ ਭੈਣ ਆ ਬੱਚੇ ਨੇ ਸਾਰੇ ਆ ਆਪਾਂ ਨੂੰ ਇੱਦਾਂ ਨਹੀਂ ਕਹਿਣਾ ਚਾਹੀਦਾ truefriend ਓਦਾਂ ਹਮੇਸ਼ਾ ਤੁਹਾਨੂੰ ਇਹ ਗੱਲ ਸਮਝਾਉਗਾ ਇਹ ਗੱਲ ਵੇਖੋ ਤੁਸੀ ਜਿਹੜੇ main ਗੱਲ ਤਾਂ ਇਥੇ ਆ ਗਈ ਬਈ ਜਿਹੜੇ ਜਿਹੜੇ ਚੇਪੀ ਆ ਨਾ ਉਹ ਹਮੇਸ਼ਾ ਤੁਹਾਨੂੰ ਵੀ ਓਹੂ ਕਰੂੰਗਾ ਬਈ ਹਾਂ ਉਹ ਤੁਹਾਨੂੰ ਗਲਤ ਕੰਮਾਂ ਵਿੱਚ ਲਊਂਗਾ ਬਈ ਤੂੰ ਗਲਤ ਕੰਮ ਕਰ ਮੈਂ ਤੇਰੇ ਨਾਲ ਆ ਕੋਈ ਨੀ ਦੇਖ ਲਾ ਗੇ ਕਿਉਂਕਿ ਉਨ੍ਹਾਂ ਦੇ ਤਾਂ ਪਹਿਲਾਂ ਹੀ record ਖਰਾਬ ਆ ਸਿੱਧੀ ਜੀ ਗੱਲ ਆ ਉਨ੍ਹਾਂ ਨੂੰ ਪਤਾ ਆ ਸਾਡੀ ਬਦਨਾਮੀ ਹੋਰ ਹੋਜੂਗੀ ਕੋਈ ਚੱਕਰ ਨੀ ਪਹਿਲਾਂ ਕਿਹੜਾ ਹੈ ਹੀ ਨਹੀਂ